ਉਦੋਂ ਬਹੁਤ ਉਦੋਂ ਉਬਾਲ ਅਬੂਲ ਕੇ ਖਾ ਜਾਂਦੇ ਸੱਪ ਸੁੱਪ ਕੇਕੜੇ ਕੂਕੜੇ ਕੂਕਦੇ ਸਾਰੇ ਖਾ ਜਾਂਦੇ

ਏਦਾਂ ਨਾ ਹੁਣ ਮੈਂ ਕਿਹਾ ਕੱਚਿਆਂ ਨੂੰ ਹੀ ਖਾ ਜਾਂਦੇ ਸੀ ਇਹ।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 ਹਾਂਜੀ ਹਾਂਜੀ ਸਹੀ ਗੱਲ ਏ ਮੈਨੂੰ ਬੜਾ ਉਹ ਜਦੋਂ ਸੁਣਦੀ ਆ ਨਾ ਜਦੋ ਓਦਾਂ ਵੀ ਜਾਂ ਉਹ discovery channel ਨੀ ਚਲਦਾ ਉਹ ਦੱਸਦੇ ਹੁੰਦੇ ਆ, ਸਿੱਧਾ ਹੀ ਖਾਣ ਲੱਗੇ ਹੋਏ ਆ ਜਾਂ ਏਦਾਂ ਓਦਾਂ, ਬੜਾ ਗੰਦਾ ਲੱਗਦਾ ਸੀ

ਹਾਂਜੀ, ਚਲੋ ਮੈਂ

ਹਾਂਜੀ ਹਾਂਜੀ ਮੇਰੀ test ਦੀ ਵਾਰੀ ਆ ਗਈ, ਕਿਉਕਿ line ਲੱਗੀ ਹੋਈ ਸੀ ਨਾ ਕਾਫੀ ਅੱਛਾ ਅੱਛਾ ਚਲੋ ਠੀਕ ਹੈ। ਹਾਂਜੀ ਚਲੋ ਠੀਕ ਹੈ।

ਅਵਨੀਤ ਠੀਕ ਹੈ ਤੁਸੀ ਦਸੋ ਠੀਕ ਹੋ ਹਨਜੀ ਮਈ ਵਾਦੀਆਂ, ਤੁਸੀ ਕਿ ਕਰ ਰਹੇ ਸੀ ਕੁਜ ਨਹੀਂ ਸਿੱਧੂ ਮੂਸਾ ਵਾਲੇ ਦਾ ਸੋਂਗ ਚਾਲ ਰਿਹਾ ਉਹ ਸੇ ਉਹ ਸੁਨ ਰਹੀ ਸੇ ਮੈਨੂੰ ਬੋਥ ਯਾਦ ਆ ਰਿਹਾ ਸੇ ਕਿਨੈ ਅੱਛੇ ਸੋਂਗ ਸੇ ਕਿਨੈ ਸੋਨੇ ਸੋਂਗ ਸੇ ਓਹਨਾ ਡੇ

ਕੋਈ ਕਿਸੇ ਨੂੰ ਚਰਦਾ ਦਿੱਖ ਕਈ ਕੁਸ਼ ਨਹੀਂ ਨਾ ਹੁੰਦਾ ਕਕੁਜ ਨਹੀਂ ਹੁੰਦਾ ਸਾਈ ਗੱਲ ਹੈ ਪੰਜਾਬੀ ਗੀਤ ਕਰ ਤੇ ਗਾਇਕ

ਨਵ ਜੇਂਦ੍ਰਸ਼ਨ ਦਾ ਜਿੰਦਾ ਬੋਥ ਵਾਡਾ ਇਹਨੇ ਕਰਿਅਰ ਸਟਾਰਟ ਕੀਤੀ ਸੇ ਦੋ ਹਾਜਰ ਸਤਾਰਾ ਵਿਚ ਸੁਰਵਾਤ ਕੀਤੀ ਸੇ ਲਾਇਸੈਂਸ ਗੀਤ ਡੇ ਨਾਲ

ਤੇ ਆਪ ਕੂੜ ਗਾਣਾ ਲਿਖਦਾ ਸੇ ਤੇ ਨਿੰਜਾ ਨੇ ਗਯਾ ਸੇ ਗਾਣਾ ਉਹ ਬੋਤਹ ਤੇ ਉਹ ਬੋਥ ਫ਼ਾਮੁਸੇ ਹੋਇਆ ਸੇ ਹਨਜੀ ਸ਼ੁੱਭਦੀਪ ਤਾ ਜਾਨ ਤੋਂ ਬਾਦ ਲੋਕ ਨੂੰ ਪਤਾ ਲਗਾ ਹੈ ਉਹ ਇਹਨੂੰ ਸਿੱਧੂ ਬਾਈ ਜਾ ਸਿੱਧੂ ਮੁਸਾਵਾਲ ਹੈ ਬੋਲਦੇ ਸੇ ਇਕਲਾਗ ਹੀ ਨਾਮ ਕਤਾ ਸੇ ਹਨ ਨੇ ਗਿਰਾ ਜੂਨ ਉਣੀ ਸੋ ਤਾਰਾਂਆਂ ਵਿਚ ਨੂੰ ਹਨ ਦਾ ਜਨਮ ਹੋਇਆ ਸੇ ਪੰਜਾਬ ਡੇ ਪਿੰਡ ਮੂਸਾ ਵਿਖਾਈ ਹੋਇਆ ਸੇ ਜਿਲਾ ਮਾਨਸਾ ਹੋਇਆ ਸੀ ਸਿੱਖ ਪਰਿਵਾਰ ਸਾਲ ਸੰਬੰ ਸੇ ਹਨ ਦਾ

ਹਨਜੀ ਕਾਲੇ ਕਾਲੀ ਸੇ ਤੇ ਬਲਕਾਰ ਸਿੰਘ ਫੋਜ ਦੇ ਨੌਕਰੀ ਕਰਦਾ ਸੇ ਤੇ ਮਾਤਾ ਚਰਨ ਕੌਰ ਸੁਰਵਾਤ ਸਿੱਖਾਂ ਹਨ ਨੇ ਮਾਨਸੀ ਡੇ ਸਕੂਲ ਤੋਂ ਕੀਤੀ ਹੈ ਤੇ ਫਰ ਤੋਂ ਗੁਰੂ ਨਾਨਕ ਦੇਵ ਯੂਨਿਵੇਰੀ ਏੰਗੇਰਿੰਗ ਕਾਲਜ, ਏੰਗੇਰਿੰਗ ਕਾਲਜ ਤੋਂ ਹਨ ਨੇ ਪਾਰਿ ਕੀਤੀ ਕੀਤੀ ਹੈ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

ਉਸਤੋਂ ਬਾਦ ਹੈ ਕੈਨੇਡਾ ਚਲੇ ਗੇ ਸੇ ਉਤੇ ਜਾ ਕਈ ਇਹ ਨੇ ਆਪਣਾ ਪਹਿਲਾ ਗਾਣਾ ਗ -ਵਾਗਾਂ ਰੇਲੀਸੇ ਕੀਤਾ ਸੀ ਹਨਜੀ ਕਰਿਅਰ ਦੇ ਸੁਰਵਾਤ ਹਨ ਦੇ ਬੈਂਤੋਂ, ਕੈਨੇਡਾ ਚਲੇ ਗੇ ਸੇ ਗਰਦੁਸ਼ਨ ਤੋਂ ਬਾਦ

ਕਰਿਅਰ ਦੇ ਸੁਰਵਾਤ ਹਨ ਨੇ ਓਥੋਂ ਕੈਨੇਡਾ ਤੋਂ ਹੈ ਕੀਤੀ ਹੈ

ਜੇਰੇ ਖਰੜੇ ਦੋ ਹਾਜਰ ਅਤਰਾ ਵਿਚ ਹਨ ਨੇ ਫਲਿਮ ਵੀ ਕੀਤੀ ਡਾਕੂਵਾ ਦਾ ਮੁੰਡਾ

ਦੋ ਹਾਜਰ ਯਾਤਰਾ ਵਿਚ ਕੀਤੀ ਸੀ ਵਿਚ ਕੀਤੀ ਸੇ ਤੇ ਪਹਿਲਾ ਗੀਤ ਵੀ ਲੌਂਚ ਕੀਤਾ ਸੀ ਡੋਲਲੋਰ

ਓਹਦਾ ਮੁਸਿਕ ਹੈ ਬਿਗ ਬ੍ਰਾਂਡ ਮੁਸ਼ਿਕਲ ਸੇਗਾ ਤੇ ਦੋ ਹਾਜਰ ਅਠਾਰਾਂ ਡੇ ਵਿਚ ਓਹਨੇ ਆਪਣੀ ਫੈਲੀ ਐਲਬਮ ਪ. ਬ. ਸ ਇਕ ਰਿਲੇਸੇ ਕੀਤੀ ਸੀ ਬਿਲਬੋਟ ਕੈਨੇਡਾਂ ਆਲਮ ਚਾਰਟ ਵਿਚ ਚਿਤਵੇ ਸੰਤਾਂ ਪੋਚੇ ਹੈ

ਹੈ ਨੇ ਬਾਦ ਵਿਚ ਗੀਤ ਸਵਤੰਤਰ ਤੇ ਗਾਣੇ ਸ਼ੁਰੂ ਕਰ ਤੇ ਸੀ ਸਿੰਗਲ ਟਰੈਕ ਯੂ. ਕੇ ਸਿੰਗਲ ਵੀ ਕੀਤਾ ਗਿਆਂ ਗਾਰਡਨ ਦੂਰਾ ਵੀ ਆਂ ਵਾਲੇ ਪਚਾਸੀ ਚੋਟ ਡੇ ਕਲਾਕਾਰਾਂ ਦੀ ਨਾਮ ਵਿਚ ਸਿੱਧੂ ਦਾ ਵੀ ਨਾਮ ਸੀ ਮੇਨ ਜਰੀ ਲਿਸਟ ਸੀ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

ਬੰਬਹਾ ਬੋਲੇ ਜਿੰਦਾ ਕਿ ਗੋਲਡਨ ਯੂ ਤੂੰਬੇ ਸੰਗੀਤ ਕੋਟਿ ਡੇ ਪਾਛੈ ਗੀਤ ਵਿੱਚੋ ਇਕ ਸੀ

ਮਤਲਬ, ਇਹਨਾਂ ਨੇ ਮੂਵੀਜ਼ ਵੀ ਕਰਨੀ ਸਟਾਰਟ ਕੀਤੀ ਸੀ

ਮੁਸ਼ਿਕਲ ਪ੍ਰੋਡਕਤੀਓਂ ਦੋ ਹਰ ਅਠਾਰਾਂ ਵਿਚ ਸ੍ਵਤੰਰ ਤੋਰ ਤੇ ਰੇਲੀਸੇ ਕਰਨਾ ਸਟਾਰਟ ਹੁੰਦਾ ਡੇ ਹੁਮਬਾਲ ਮੁਸਿਕ ਨਾਲ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

ਜਿਸ ਵਿਚ ਅਲੱਗ ਅਲੱਗ ਕਲਾ ਕਰ ਡੇ ਟ੍ਰੈਕਸ ਨੂੰ ਵੀ ਰੇਲੀਸੇ ਕੀਤਾ ਗਿਆ

ਉਸਤੋਂ ਬਾਦ ਦੋ ਹਾਜਰ ਵੀ ਵਿਚ ਵੀ ਇਹ ਨੇ ਆਪਣੀ ਦੂਜੀ ਸਟੂਡੀਓ ਐਲਬਮ ਸਨਿਤਚੇਸ ਗੇਟ ਸਤਿਤਚੇਸ ਆਪਣੇ ਆਪ ਨੂੰ ਕੂੜ ਲੈਵਲ ਤੇ ਲਈ ਕਈ ਆਈ ਰਿਕਾਰਡ ਲੈਵਲ ਉਨਾਥ ਗਿਆਰਾਂ ਲੌਂਚ ਕੀਤੀ ਸੇ ਜਦ ਮੁੰਡਾ ਨਵ ਜੇਂਦ੍ਰਸ਼ਨ ਨੂੰ ਬੋਥ ਪਸੰਦ ਆਯਾ ਸੀ ਉਹ ਬੋਥ ਵਾਦੀਆਂ ਰਿਹਾ ਹਨ ਦਾā ਇਹ ਬੋਥ ਵਵਾੜਾ ਵਿਚ ਵੀ ਕਿਰਾਏ ਹੋਈ ਸੀ, ਹਨਜੀ, ਜਿੰਦਾ ਕਾਹਲੋਂ ਚਰਤ ਡੇ ਅਕਾਯ ਸਿੰਗਿੰਗ ਤੋਂ ਕਈ ਸਕਦੇ ਹੈ ਆਪ ਪਰੇ ਸ਼ਾਨ ਹੋ ਕਈ, ਪੰਜਾਬ ਡੇ ਨਾਲ ਬੋਥ ਮੁਦਾਯਾ ਨੂੰ ਅਗੈ ਲਈ ਕਈ ਆਯਾ ਕੁਰਾ ਨੂੰ ਵੀ ਖਾ ਲੋ ਜਿੰਦਾ ਲੋਕ ਆਪਣੇ ਗਾਣਾ ਵਿਚ ਉਸੇ ਕਿਡੇ ਨੇ

ਹਨਜੀ, ਕਾਫੀ ਵਾਦੀਆਂ ਵਾਦੀਆਂ ਗਾਣਾ ਮਤਲਬ ਕਿ ਗਾਣੇ ਵੀ ਇਹਦਾ ਡੇ ਕਿ ਜੋ ਗ਼ਲਤ ਨਹੀਂ ਸੇ ਹੁੰਦੇ ਇਕ ਦੋ ਗਾਣੇ ਇਹ ਡੇ ਆਯਾ ਸੀ ਕਿ ਲੋਕੀ ਸਰਨ ਲੱਗ ਪਾਈ ਸੀ ਨਾ ਕਿ ਲੋਕੀ ਬੋਲਦੇ ਕਿ ਰਾਜਨਿਤੀ ਵਿਚ ਚਲੇ ਗੇ ਸੀ

ਕਿ ਜੇਰੇ ਹਨ ਡੇ ਅੰਤਿ ਸੀ ਨਾ ਜਾ ਖਾ ਲੋ ਜਿਨ੍ਹਾਂ ਨੂੰ ਜਲਾਸ ਹੁੰਦੀ ਸੀ ਹੀ ਹਤਵਾਰਾ ਨੂੰ ਪਰਮੋਟ ਕਰਦਾ ਹੈ ਲੜਾਈ ਚਗਰੇ ਨੂੰ ਜਾਂਦਾ ਪ੍ਰਮੋਟ ਕਰਦਾ ਹੈ ਓਹਨਾ ਨੂੰ ਸਿਖਲਾਈ ਦਾਨ ਦੀ ਸਿਖਲਾਈ ਦਾਨ ਦੇ ਕੋਸਿਸ ਕਰ ਰਿਹਾ ਹੈ ਹਤਰ ਦੀ ਤੇ ਨਿਜੀ ਪਸਤੌਲ ਦੇ ਵਰਤੋਂ ਨਾਲ ਹਨ ਹਨ ਨੇ ਇਕ ਪੋਸਟ ਪੈ ਸੀ ਤੇ ਵੀ ਹਨ ਤੇ ਮੁਕਦਮਾ ਹੋ ਗਿਆ ਸੀ

ਹਨ ਨੇ ਕਿਨੈ ਹੈ ਗਾਣੇ ਲਿਖੇ ਨੇ ਜੋ ਕਿ ਹਨ ਦੀ ਮੌਟ ਤੋਂ ਬਾਦ ਇਕ -ਦੋ ਵੀ ਆਈ ਨੇ ਹੈ, ਬਿਲਕੁਲ ਬਿਲਕੁਲ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

ਅਰਾਮ ਨਾਲ, ਉਹ ਪੰਜਾਬ ਡੇ ਇਹਨੇ ਵਡੇ ਸਿੰਗਰ ਮਨਾਈ ਜਾਂਦੇ ਸੀ ਪਰ ਓਹਨਾ ਦਾ ਪਨਾਵਾਂ ਰਹਿਣ ਸਨ ਸਿਮਪਲੇ ਸੀ ਬੋਥ

ਸਾਰੇ ਬਾਰ ਦੀ ਕੌਂਟਰਯਾ ਵਿਚ ਜਾ ਕਈ ਬੈਠੀ ਹੋਈ ਨੇ ਅਸ਼ ਅਰਾਮ ਦੇ ਲਿਫੇ ਜੀ ਰਹੇ ਨੇ, ਰਾਇ ਹਨ ਨੂੰ ਡਾਖੋ ਹਨ ਕਰਦੇ ਹੁੰਦੇ ਸੀ ਹੈ ਬਿਲਕੁਲ, ਆਪਣੇ ਮੈ ਬਾਪ ਦੀ ਸੇਵਾ ਕਰਨੀ ਆਪਣੇ ਪਿੰਡ ਵਿਚ ਰਹਿਣਾ ਆਮ ਲੋਕ ਤਾਰਾ ਜੇ ਕੀਤੀ ਸਕਿਉਰਿਟੀ ਗਾਰਡ ਹੁੰਦੇ ਤਾ ਇਹ ਦੁਰਨਾ ਵਿਚਜ ਹੀ ਹੁੰਦੇ, ਹਨ ਕਾਹਲੋਂ ਜਿੰਦਾ ਹਨ ਦੀ ਮੌਟ ਦਾ ਵੀ ਦਿੱਖਾ ਜੇ ਤਾ ਜਿੰਦਾ

ਨੌਰਮਲ, ਬਿਲਕੁਲ ਨੌਰਮਲ ਵੀਡੀਓ ਵਿਚ ਦਿੱਖਾ ਖੜੇ ਕਿ ਬਿਲਕੁਲ ਨੌਰਮਲ ਜੀ ਚਪਲ ਪੈ ਹੈ

ਅਰਾਮ ਨਾਲ ਖਾ ਸਕਦੇ ਹੈ ਯੂਨਿਟੀ ਮਈ ਦੋ ਹਾਜਰ ਬਾਈ

ਅਰਾਮ ਨਾਲ ਖਾ ਸਕਦੇ ਹੈ ਯੂਨਿਟੀ ਮਈ ਦੋ ਹਾਜਰ ਬਾਈਕਈ ਲੋਕੀ ਦਸਦੇ ਪਾਈ ਹੈ ਕਿ ਯੂਨਿਟੀ ਮਈ ਦੋ ਹਾਜਰ ਬਾਈ ਹਨ ਦੇ ਮੌਤ ਹੋਈ ਹਾਂ ਆਪਣੇ ਹੱਥੋਂ ਹੀ ਲਿਖ ਕਈ ਗੇ ਨੇ ਦੋ ਸੋ ਪਾਂਚਵੇ ਗਾਣੇ ਤਾਰਾ ਹੈ ਸਮੇ ਓਹੀ ਚੱਜ ਹੋਈ

ਹਾਲੇ ਵਾਲਾ ਨੇ ਪੂਰਾ ਕਰ ਲਾਯਾ ਸੀ ਹਨ ਨੂੰ ਹਨ ਗੋਲਾ ਮਾਰਾ ਲੋਕ ਜੋ ਹਨ ਨਾਲ ਖਾਰ ਖੜੇ ਸੀ ਉਹ ਖੜੇ ਸਿਖਸ ਨਹੀਂ ਹੈ ਓਹਨਾ ਦੇ ਮਾਤਾ ਨੇ, ਕਿਸ ਕਿਨੈ ਸੋਨੇ ਪਾਲੇ ਹੋਈ ਸੇ ਓਹਨਾ ਨੇ ਸਸਕਾਰ ਵਾਲੀ ਵੀਡੀਓ ਵਿਚ ਵੀਡੀਓ ਵਿਚ ਬੋਲ ਬੋਲ ਕਈ ਦਸਦੇ ਪਾਈ ਸੀ ਕਿ ਮਾਰੇ ਬੱਚੇ ਨੇ ਕਿ ਗੁਨਾ ਕੀਤਾ ਸੀ

ਪਰ ਪੁਲਿਸ ਓਹਨਾ ਨੂੰ ਫੇਰਦੇ ਹੈ ਨਹੀਂ ਪਈ ਅਜੇ ਡੇ ਟੀਮ ਵਿਚ ਜੋ ਚਜ ਉਹ ਕਾਟਾ ਕਰਨਾ ਚ ਰਹੇ ਸੀ ਜਿਨ੍ਹਾਂ ਨੇ ਇਹ ਚੱਜ ਕੀਤੀ, ਸਿੱਧੂ ਮੁਸਏ ਵਾਲੇ ਡੇ ਜਾਨ ਤੋਂ ਬਾਦ ਲੋਕ ਨੂੰ ਵੀ ਅਕਾਲ ਅਜੀ

ਗਾਣਾ ਸ਼ੁਰੂ ਕਰਨ ਤੋਂ ਪਹਿਲਾ ਹੀ ਸੁਧੁ ਮੁਸਾਏ ਵਾਲਾ ਕਾਹਦੇ ਸੀ, ਬਿਲਕੁਲ ਬਿਲਕੁਲ ਉਨ੍ਹਣਾ ਨੇ ਛੋਟੀ ਉਮਰ ਵਿਚ ਹੀ ਆਪਣਾ ਹਨ ਨਾਮ ਬਣਾ ਲਾਯਾ ਸੀ ਹਜੇ ਉਣੀ ਸੋ ਤਾਰਾਂਵੇ ਦਾ ਜਨਮ ਸੀ ਓਹਨਾ ਦਾ ਅਠਾਈ-ਉਨੱਤੀ ਅਗੇ ਡੇ ਸੀ ਓਹਨੇ ਨੇ ਹਨੀ ਵਾਡਾ ਚਜ ਨੂੰ ਪਰਮੋਟ ਕੀਤਾ ਜਿਸਵਿਦਰ ਬਰਾੜ ਪੁਰਾਣੇ ਕਲਾਕਾਰਾਂ ਨੂੰ ਅਗੈ ਲੈਣ ਦੀ ਵੀ ਗੱਲ ਲਈ ਕਈ ਆਯਾ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

ਬਿਲਕੁਲ ਬਿਲਕੁਲ, ਬਾਕੀ ਪਰਾਤਮਾ ਦੀ ਮਰਜੀ ਹੈ

ਸਿਆਲਕੋਟ ਦਾ ਇੱਕ ਰਾਜਾ ਸੀ, ਸਲਵਾਨ, ਉਸ ਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਂ ਸੀ ਇੱਛਰਾਂ ਅਤੇ ਦੂਜੀ ਦਾ ਨਾਂ ਸੀ ਲੂਣਾ, ਸਲਵਾਨ ਦੇ ਘਰ ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬਾਲਕ ਨੇ ਜਮ ਜਨਮ ਲਿਆ। ਉਸ ਦਾ ਨਾਂ ਸੀ ਪੂਰਨ, ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜਾ ਸਲਵਾਨ ਨੂੰ ਇਹ ਭਰਮ ਪਾ ਦਿੱਤਾ ਕਿ ਬਾਰਾਂ ਵਰ੍ਹਿਆਂ ਤੱਕ ਪੂਰਨ ਦਾ ਮੂੰਹ ਵੇਖਣਾ ਉਸ ਲਈ ਅਸ਼ੁਭ ਹੋਵੇਗਾ। ਇਸ ਕਰ ਕੇ ਰਾਜਾ ਸਲਵਾਨ ਨੇ ਪੂਰਨ ਨੂੰ ਬਾਰਾਂ ਵਰ੍ਹਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦੇ ਦਿੱਤਾ ਬਾਰਾਂ ਵਰ੍ਹੇ ਬੀਤ ਜਾਣ ਪਿੱਛੋਂ ਪੂਰਨ ਭੋਰਿਉਂ ਨਿਕਲ ਕੇ ਆਪਣੇ ਪਿਤਾ ਸਲਵਾਨ ਨੂੰ ਮਿਲਨ ਲਈ ਗਿਆ। ਰਾਜਾ ਸਲਵਾਨ ਨੇ ਪੂਰਨ ਨੂੰ ਪਿਆਰ ਕਰਦੇ ਹੋਏ ਆਦੇਸ਼ ਦਿੱਤਾ ਕਿ ਹੁਣ ਉਹ ਆਪਣੀਆਂ ਮਾਂਵਾਂ ਨੂੰ ਮਿਲ ਕੇ ਆਵੇ, ਪਹਿਲਾਂ ਉਹ ਲੂਣਾ ਨੂੰ ਉਸ ਦੇ ਮਹਿਲ ਵਿੱਚ ਜਾ ਕੇ ਮਿਲੇ ਅਤੇ ਫਿਰ ਰਾਣੀ ਇੱਛਰਾਂ ਨੂੰ। ਆਪਣੇ ਪਿਤਾ ਦੀ ਆਗਿਆ ਅਨੁਸਾਰ ਪੂਰਨ ਲੂਣਾ ਨੂੰ ਪ੍ਰਨਾਮ ਕਰਨ ਲਈ ਗਿਆ, ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖਕੇ ਲੂਣਾ ਦੰਗ ਰਹਿ ਗਈ ਪੂਰਨ ਉਸ ਤੋਂ ਮਾਂ ਵਾਲਾ ਅਸ਼ੀਰਵਾਦ ਚਾਹੁੰਦਾ ਸੀ ਪਰ ਲੂਣਾ ਤਾਂ ਉਲਟਾ ਪੂਰਨ ਉੱਤੇ ਮੋਹਿਤ ਹੋ ਚੁੱਕੀ ਸੀ, ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਵੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਲੂਣਾ ਕੇਵਲ ਮਾਂ ਹੀ ਸੀ, ਪੂਰਨ ਨੂੰ ਲੂਣਾ ਦੀ ਇਸ ਸੋਚ ਕਾਰਨ ਭਾਰੀ ਨਿਰਾਸ਼ਾ ਹੋਈ।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

ਅਤੇ ਉਸ ਸਮੇਂ ਪੂਰਨ ਨੂੰ ਸੱਦ ਕੇ ਬਿਨਾਂ ਉਸ ਦੀ ਗੱਲ ਸੁਣੇ, ਜੱਲਾਦਾਂ ਦੇ ਹਵਾਲੇ ਕਰ ਕੇ ਹੁਕਮ ਦੇ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ। ਰਾਜੇ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਜੱਲਾਦ ਭੋਲੇ-ਭਾਲੇ ਪੂਰਨ ਨੂੰ ਫੜ ਕੇ ਲੈ ਗਏ ਪਰ ਉਹਨਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ ਉਹਨਾਂ ਨੂੰ ਮਸੂਮ ਪੂਰਨ ਉੱਤੇ ਤਰਸ ਆ ਗਿਆ। ਸੋ, ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ ਪੈ~ ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ, ਰਾਜੇ ਦੀ ਸੰਤੁਸ਼ਟੀ ਲਈ ਉਹਨਾਂ ਨੇ ਪੂਰਨ ਦੇ ਕੁੱਝ ਲਹੂ ਨਾਲ ਲਿੱਬੜੇ ਕੱਪੜੇ ਰਾਜੇ ਨੂੰ ਵਿਖਾ ਦਿੱਤੇ। ਸਬੱਬ ਨਾਲ ਉਸ ਰਾਹੋਂ ਜੋਗੀ ਗੋਰਖ ਨਾਥ ਅਤੇ ਉਸ ਦੇ ਚੇਲਿਆਂ ਦੀ ਟੋਲੀ ਲੰਘੀ, ਉਹਨਾਂ ਨੇ ਉਸ ਸੁੰਨੇ ਖੂਹ ਵਿੱਚੋਂ ਹਾਏ-ਹਾਏ ਦੀ ਦਰਦ ਭਰੀ ਅਵਾਜ਼ ਸੁਣੀ। ਖੂਹ ਵਿੱਚ ਤੱਕਣ 'ਤੇ ਉਹਨਾਂ ਨੇ ਪੂਰਨ ਨੂੰ ਵੇਖਿਆ, ਗੁਰੂ ਗੋਰਖ ਨਾਥ ਨੇ ਪੂਰਨ ਨੂੰ ਉਸ, ਉਸ ਬਾਰੇ ਪੁੱਛਿਆ, ਪੂਰਨ ਨੇ ਆਪਣੀ ਹੱਡਬੀਤੀ ਜਿਉਂ ਦੀ ਤਿਉਂ ਸੁਣਾ ਦਿੱਤੀ, ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ ਮੈਂ ਤੇਰਾ ਸੱਚ ਪਰਖਣ ਲਈ ਕੱਚੇ ਸੂਤ ਦਾ ਇੱਕ ਧਾਗਾ ਖੂਹ ਵਿੱਚ ਲਮਕਾਉਂਦਾ ਹਾਂ, ਜੇ ਤੂੰ ਸੱਚਾ ਹੈਂ ਤਾਂ ਇਸ ਨਾਲ ਖੂਹ ਵਿੱਚੋਂ ਬਾਹਰ ਆ ਜਾ, ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ-ਹੌਲੀ ਖੂਹ ਵਿੱਚੋਂ ਬਾਹਰ ਆ ਗਿਆ। ਪੂਰਨ ਦਾ ਸਤਿ ਤੇ ਤੇਜ ਵੇਖ ਕੇ ਜੋਗੀ ਜੈ-ਜੈ ਕਰਨ ਲੱਗੇ, ਤਦ ਗੁਰੂ ਗੋਰਖ ਨਾਥ ਨੇ ਪੂਰਨ ਦੇ ਸਿਰ 'ਤੇ ਹੱਥ ਫੇਰਿਆ ਤੇ ਆਪਣੀ ਸ਼ਕਤੀ ਨਾਲ ਉਸ ਨੂੰ ਨੌ-ਬਰ-ਨੌ ਕਰ ਦਿੱਤਾ। ਇਸ ਪਿੱਛੋਂ ਪੂਰਨ ਨੇ ਗੋਰਖ ਨਾਥ ਤੋਂ ਜੋਗ ਧਾਰਿਆ ਤੇ ਉਹ ਇੱਕ ਜੋਗੀ ਬਣ ਗਿਆ ਗੋਰਖ ਨਾਥ ਦੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ-ਸਮੇਂ ਨਗਰਾਂ ਵਿੱਚ ਭੀਖਿਆ ਲੈਣ ਜਾਂਦਾ ਇੱਕ ਵਾਰੀ ਪੂਰਨ ਜੋਗੀ ਰਾਣੀ ਸੁੰਦਰਾਂ ਦੇ ਮਹਿਲੀਂ ਭਿੱਖਿਆ ਮੰਗਣ ਗਿਆ, ਰਾਣੀ ਸੁੰਦਰਾਂ ਨੇ ਮਹਿਲਾਂ ਉੱਤੋਂ ਪੂਰਨ ਨੂੰ ਵੇਖਿਆ, ਉਹ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਤੇ ਡੁੱਲ੍ਹ ਗਈ। ਸੁੰਦਰਾਂ ਨੇ ਮੋਤੀਆਂ ਭਰਿਆ ਥਾਲ ਪੂਰਨ ਦੀ ਝੋਲੀ ਪਾ ਦਿੱਤਾ ਪੂਰਨ ਨੇ ਉਹ ਮੋਤੀ ਗੋਰਖ ਨਾਥ ਅੱਗੇ ਜਾ ਢੇਰੀ ਕੀਤੇ, ਗੋਰਖ ਨਾਥ ਨੇ ਪੂਰਨ ਨੂੰ ਕਿਹਾ, ਇਹ ਮੋਤੀ ਸਾਡੇ ਕਿਸੇ ਕੰਮ ਨਹੀਂ। ਆਪਾਂ ਸਭ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ, ਪੂਰਨ ਉਹ ਮੋਤੀ ਲੈ ਕੇ ਵਾਪਸ ਸੁੰਦਰਾਂ ਦੇ ਮਹਿਲੀਂ ਜਾ ਪਹੁੰਚਿਆ, ਉਸ ਨੇ ਮੋਤੀ ਵਾਪਸ ਕਰ ਕੇ ਭੋਜਨ ਦੀ ਮੰਗ ਕੀਤੀ, ਸੁੰਦਰਾਂ ਬੜੇ ਚੰਗੇ ਪਕਵਾਨ ਤਿਆਰ ਕਰਕੇ

ਸੁੰਦਰਾਂ ਨੇ ਕਿਹਾ ਜੇ ਆਪ ਦਿਆਲ ਹੋਏ ਹੋ ਤਾਂ ਆਪਣਾ ਪੂਰਨ ਮੈਨੂੰ ਦੇ ਦਿਓ। ਗੋਰਖ ਨਾਥ ਨੇ ਖ਼ੁਸ਼ ਹੋ ਕੇ ਪੂਰਨ ਨੂੰ ਆਦੇਸ਼ ਦਿੱਤਾ ਕਿ ਉਹ ਸੁੰਦਰਾਂ ਨਾਲ ਚਲਾ ਜਾਵੇ ਤੇ ਗ੍ਰਿਸਤ ਧਾਰਨ ਕਰ ਲਵੇ। ਸੁੰਦਰਾਂ ਖ਼ੁਸ਼ੀ-ਖ਼ੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲ ਵਿੱਚ ਆ ਗਈ ਪਰ ਪੂਰਨ ਦਾ ਮਨ ਬੜਾ ਉਚਾਟ ਸੀ, ਉਸ ਨੂੰ ਸੁੰਦਰਾਂ ਦੇ ਮਹਿਲੀਂ ਰਹਿਣ ਦੀ ਗੱਲ ਕੋਈ ਖ਼ੁਸ਼ੀ ਨਹੀਂ ਦੇ ਰਹੀ ਸੀ। ਸੁੰਦਰਾਂ ਨੇ ਪੂਰਨ ਨੂੰ ਕਿਹਾ ਕਿ ਮੈਂ ਤੁਹਾਡੇ ਖ਼ੁਸ਼ ਰਹਿਣ ’ਤੇ ਹੀ ਖ਼ੁਸ਼ ਹੋ ਸਕਾਂਗੀ, ਪੂਰਨ ਨੇ ਇਹਨਾਂ ਸਾਰੇ ਅਡੰਬਰਾਂ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾਂ ਨੂੰ ਦੱਸੀ ਤਦ ਸੁੰਦਰਾਂ ਨੂੰ ਵੀ ਕੋਈ ਉਜਰ ਨਾ ਰਿਹਾ ਤੇ ਪੂਰਨ ਮੁੜ ਗੁਰੂ ਗੋਰਖ ਨਾਥ ਕੋਲ ਆ ਗਿਆ ਲੰਮਾ ਸਮਾਂ ਬੀਤ ਜਾਣ ਤੇ ਇੱਕ ਵਾਰੀ ਪੂਰਨ ਜੋਗੀ ਦੇ ਰੂਪ ਵਿੱਚ ਸਿਆਲਕੋਟ ਵਿੱਚ ਗਿਆ l ਉੱਥੋਂ ਤੱਕ ਉਦੋਂ ਤੱਕ ਉਹ ਭਗਤ ਪੂਰਨ ਵਜੋਂ ਉੱਘ ਹੋ ਚੁੱਕਾ ਸੀ, ਕਹਿੰਦੇ ਹਨ ਕਿ ਪੂਰਨ ਦੇ ਜਾਣ ਨਾਲ ਰਾਜੇ ਦਾ ਉਹ ਸੁੱਕਾ ਬਾਗ਼ ਜਿੱਥੇ ਪੂਰਨ ਠਹਿਰਿਆ ਸੀ, ਹਰਾ ਹੋ ਗਿਆ, ਰਾਣੀ ਇੱਛਰਾਂ ਅਤੇ ਪੁੱਤਰ ਦੇ ਵਿਯੋਗ ਵਿੱਚ ਰੋ-ਰੋ ਕੇ, ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਸੀ, ਸ਼ਹਿਰ ਵਿੱਚ ਪੂਰਨ ਭਗਤ ਦੇ ਪਹੁੰਚਣ ਦੀ ਖ਼ਬਰ ਸੁਣ ਕੇ ਉਹ ਵੀ ਉਸ ਦੇ ਦਰਸ਼ਨਾਂ ਲਈ ਆਈ। ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀ ਨਜ਼ਰ ਵਾਪਸ ਆ ਗਈ, ਉੱਧਰ ਉਲਾਦ ਨਾ ਹੋਣ ਕਾਰਨ ਨਿਰਾਸ ਹੋਈ ਲੂਣਾ ਵੀ ਰਾਜਾ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ, ਪੂਰਨ ਭਗਤ ਨੇ ਦੱਸਿਆ ਕਿ ਰਾਜਾ ਸਲਵਾਨ ਦੇ ਇੱਕ ਪੁੱਤਰ ਪਹਿਲਾਂ ਹੀ ਸੀ, ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ? ਪਹਿਲਾਂ ਤਾਂ ਉਹ ਮੁੱਕਰੇ, ਪਰ ਫਿਰ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਅਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ, ਤਦ ਪੂਰਨ ਨੇ ਉਹਨਾਂ ਨੂੰ ਅਸ਼ੀਰਵਾਦ ਦਿੰਦਿਆਂ ਚੌਲਾਂ ਦਾ ਇੱਕ ਦਾਣਾ ਦਿੱਤਾ ਤੇ ਕਿਹਾ ਕਿ ਲੂਣਾ ਇਸ ਨੂੰ ਖਾ ਲਵੇ ਤਾਂ ਉਸਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ, ਉਹ ਵੱਡਾ ਮਹਾਂਬਲੀ ਹੋਵੇਗਾ, ਕਹਿੰਦੇ ਹਨ ਕਿ ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਸਲਵਾਨ ਉਸ ਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਂ ਸੀ ਇੱਛਰਾਂ ਅਤੇ ਦੂਜੀ ਦਾ ਨਾਂ ਸੀ ਲੂਣਾ, ਸਲਵਾਨ ਦੇ ਘਰ ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬਾਲਕ ਨੇ ਜਮ ਜਨਮ ਲਿਆ, ਉਸਦਾ ਨਾਂ ਸੀ ਪੂਰਨ, ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜਾ ਸਲਵਾਨ ਨੂੰ ਇਹ ਭਰਮ ਪਾ ਦਿੱਤਾ ਕਿ ਬਾਰਾਂ ਵਰ੍ਹਿਆਂ ਤੱਕ ਪੂਰਨ ਦਾ ਮੂੰਹ ਵੇਖਣਾ ਉਸ ਲਈ ਅਸ਼ੁਭ ਹੋਵੇਗਾ, ਇਸ ਕਰ ਕੇ ਰਾਜਾ ਸਲਵਾਨ ਨੇ ਪੂਰਨ ਨੂੰ ਬਾਰਾਂ ਵਰ੍ਹਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦੇ ਦਿੱਤਾ। ਬਾਰਾਂ ਵਰ੍ਹੇ ਬੀਤ ਜਾਣ ਪਿੱਛੋਂ ਪੂਰਨ ਭੋਰਿਉਂ ਨਿਕਲ ਕੇ ਆਪਣੇ ਪਿਤਾ ਸਲਵਾਨ ਨੂੰ ਮਿਲਨ ਲਈ ਗਿਆ, ਰਾਜਾ ਸਲਵਾਨ ਨੇ ਪੂਰਨ ਨੂੰ ਪਿਆਰ ਕਰਦੇ ਹੋਏ ਆਦੇਸ਼ ਦਿੱਤਾ ਕਿ ਹੁਣ ਉਹ ਆਪਣੀਆਂ ਮਾਂਵਾਂ ਨੂੰ ਮਿਲ ਕੇ ਆਵੇ। ਪਹਿਲਾਂ ਉਹ ਲੂਣਾ ਨੂੰ ਉਸ ਦੇ ਮਹਿਲ ਵਿੱਚ ਜਾ ਕੇ ਮਿਲੇ ਅਤੇ ਫਿਰ ਰਾਣੀ ਇੱਛਰਾਂ ਨੂੰ ਆਪਣੇ ਪਿਤਾ ਦੀ ਆਗਿਆ ਅਨੁਸਾਰ ਪੂਰਨ ਲੂਣਾ ਨੂੰ ਪ੍ਰਨਾਮ ਕਰਨ ਲਈ ਗਿਆ। ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖਕੇ ਲੂਣਾ ਦੰਗ ਰਹਿ ਗਈ ਪੂਰਨ ਉਸ ਤੋਂ ਮਾਂ ਵਾਲਾ ਅਸ਼ੀਰਵਾਦ ਚਾਹੁੰਦਾ ਸੀ ਪਰ ਲੂਣਾ ਤਾਂ ਉਲਟਾ ਪੂਰਨ ਉੱਤੇ ਮੋਹਿਤ ਹੋ ਚੁੱਕੀ ਸੀ। ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਵੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਲੂਣਾ ਕੇਵਲ ਮਾਂ ਹੀ ਸੀ, ਪੂਰਨ ਨੂੰ ਲੂਣਾ ਦੀ ਇਸ ਸੋਚ ਕਾਰਨ ਭਾਰੀ ਨਿਰਾਸ਼ਾ ਹੋਈ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

ਅਤੇ ਉਸ ਸਮੇਂ ਪੂਰਨ ਨੂੰ ਸੱਦ ਕੇ ਬਿਨਾਂ ਉਸ ਦੀ ਗੱਲ ਸੁਣੇ, ਜੱਲਾਦਾਂ ਦੇ ਹਵਾਲੇ ਕਰ ਕੇ ਹੁਕਮ ਦੇ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ। ਰਾਜੇ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਜੱਲਾਦ ਭੋਲੇ-ਭਾਲੇ ਪੂਰਨ ਨੂੰ ਫੜ ਕੇ ਲੈ ਗਏ ਪਰ ਉਹਨਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ ਉਹਨਾਂ ਨੂੰ ਮਸੂਮ ਪੂਰਨ ਉੱਤੇ ਤਰਸ ਆ ਗਿਆ। ਸੋ ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ ਪੈ~ ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ, ਰਾਜੇ ਦੀ ਸੰਤੁਸ਼ਟੀ ਲਈ ਉਹਨਾਂ ਨੇ ਪੂਰਨ ਦੇ ਕੁੱਝ ਲਹੂ ਨਾਲ ਲਿੱਬੜੇ ਕੱਪੜੇ ਰਾਜੇ ਨੂੰ ਵਿਖਾ ਦਿੱਤੇ। ਸਬੱਬ ਨਾਲ ਉਸ ਰਾਹੋਂ ਜੋਗੀ ਗੋਰਖ ਨਾਥ ਅਤੇ ਉਸ ਦੇ ਚੇਲਿਆਂ ਦੀ ਟੋਲੀ ਲੰਘੀ, ਉਹਨਾਂ ਨੇ ਉਸ ਸੁੰਨੇ ਖੂਹ ਵਿੱਚੋਂ ਹਾਏ-ਹਾਏ ਦੀ ਦਰਦ ਭਰੀ ਅਵਾਜ਼ ਸੁਣੀ। ਖੂਹ ਵਿੱਚ ਤੱਕਣ 'ਤੇ ਉਹਨਾਂ ਨੇ ਪੂਰਨ ਨੂੰ ਵੇਖਿਆ, ਗੁਰੂ ਗੋਰਖ ਨਾਥ ਨੇ ਪੂਰਨ ਨੂੰ ਉਸ, ਉਸ ਬਾਰੇ ਪੁੱਛਿਆ, ਪੂਰਨ ਨੇ ਆਪਣੀ ਹੱਡਬੀਤੀ ਜਿਉਂ ਦੀ ਤਿਉਂ ਸੁਣਾ ਦਿੱਤੀ, ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ, ਮੈਂ ਤੇਰਾ ਸੱਚ ਪਰਖਣ ਲਈ ਕੱਚੇ ਸੂਤ ਦਾ ਇੱਕ ਧਾਗਾ ਖੂਹ ਵਿੱਚ ਲਮਕਾਉਂਦਾ ਹਾਂ, ਜੇ ਤੂੰ ਸੋਚਾ ਹੈਂ ਤਾਂ ਇਸ ਨਾਲ ਖੂਹ ਵਿੱਚੋਂ ਬਾਹਰ ਆ ਜਾ, ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ-ਹੌਲੀ ਖੂਹ ਵਿੱਚੋਂ ਬਾਹਰ ਆ ਗਿਆ। ਪੂਰਨ ਦਾ ਸਤਿ ਤੇ ਤੇਜ ਵੇਖ ਕੇ ਜੋਗੀ ਜੈ-ਜੈ ਕਰਨ ਲੱਗੇ, ਤਦ ਗੁਰੂ ਗੋਰਖ ਨਾਥ ਨੇ ਪੂਰਨ ਦੇ ਸਿਰ 'ਤੇ ਹੱਥ ਫੇਰਿਆ ਤੇ ਆਪਣੀ ਸ਼ਕਤੀ ਨਾਲ ਉਸ ਨੂੰ ਨੌ-ਬਰ-ਨੌ ਕਰ ਦਿੱਤਾ। ਇਸ ਪਿੱਛੋਂ ਪੂਰਨ ਨੇ ਗੋਰਖ ਨਾਥ ਤੋਂ ਜੋਗ ਧਾਰਿਆ ਤੇ ਉਹ ਇੱਕ ਜੋਗੀ ਬਣ ਗਿਆ। Okay ਹਾਂਜੀ ਅੱਜ ਮੈਂ ਦੱਸਦਾਂ ਆਪਣੇ ਪਿੰਡ ਬਾਰੇ ਆਪਣੇ ਪਿੰਡ ਬਾਰੇ ਸਾਡਾ ਪਿੰਡ ਵੀ ਹੈੳ, ਜਾਣੀ ਵੱਡਾ ਕਸ਼ਬਾ ਹੈ।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 ਜਿਵੇਂ ਸਿੱਖ, ਈਸਾਈ, ਮੁਸਲਮ, ਹਿੰਦੂ ਸਾਰੇ ਧਰਮਾਂ ਦੇ ਹੈ ਪਰ ਸਾਡੇ ਪਿੰਡ ਦੀ ਇਹ ਖ਼ਾਸੀਅਤ ਹੈ ਕਿ ਸਾਡੇ ਪਿੰਡ 'ਚ ਕਦੇ ਵੀ ਕੋਈ ਇਹ ਜਾਤਾਂ ਪਾਤਾਂ ਬਾਰੇ ਕਦੇ ਕੋਈ ਲੜਾਈ ਝਗੜਾ ਜਾਂ ਏਦਾਂ ਦਾ ਕੋਈ ਲੜਾਈ ਕੁਛ ਨੀ ਏਦਾਂ ਦਾ ਕੋਈ ਮੁੱਦਾ ਕਦੇ ਉੱਠਿਆ ਜਿਹੜਾ ਆਪਾਂ ਕਹਿ ਸਕਦੇ ਹਾਂ ਚਲੋ ਬਾਬਿਆਂ ਦੀ ਮਿਹਰ ਹੈ ਕਦੇ ਕਿਸੇ ਦੇ ਦਿਲ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਵੀ ਹਾਂਜੀ ਆਪਾਂ ਫਲਾਨੇ ਧਰਮ ਦੇ ਹੈ ਉਹ ਫਲਾਨੇ ਧਰਮ ਦਾ ਹੈ ਏਦਾਂ ਕਦੇ ਨੀ ਆਇਆ ਸਾਰੇ ਧਰਮਾਂ ਦੇ ਇੱਕ ਦੂਜੇ ਬਾਰੇ ਮਿਲ ਕੇ ਰਹਿੰਦੇ ਹੈ ਸਾਰੇ ਇੱਕ ਦੂਜੇ ਧਰਮਾਂ ਦਾ ਸਤਿਕਾਰ ਪੂਰਾ ਕਰਦੇ ਹੈ, ਕਦੇ ਕਿਸੇ ਦੇ ਦਿੱਲ 'ਚ ਨੀ ਆਈ ਇਹ ਗੱਲ, ਅੱਛਾ ਇੱਕ ਹੋਰ ਸਾਡੇ ਉੱਥੇ ਇੱਕ ਮਸਜਿਦ ਹੈ ਮਸਜਿਦ ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਸੁਣਦੇ ਆਏ ਹੈ ਵੀ ਉਹ ਮਸਜਿਦ ਕਹਿੰਦੇ ਜੀ ਬਹੁਤ ਪੁਰਾਣੀ ਮਸਜਿਦ ਹੈ ਅਤੇ ਜਦੋਂ ਦੇਸ ਆਜ਼ਾਦ ਹੋਇਆ ਸੀ ਉਦੋਂ ਦੇ ਉਹ ਬਜ਼ੁਰਗ ਜੋ ਪੁਰਾਣੇ ਆ ਉਹ ਦੱਸਦੇ ਹੈ ਕਹਿੰਦੇ ਵੀ ਮਸਜਿਦ ਵੇਲੇ ਜੋ ਉੱਥੋਂ ਦੇ ਉਹ ਮੋਲਵੀ ਸਨ ਜਾਂ ਮੁਸਲਮਾਨ ਜਿਹੜੇ ਸਾਡੇ ਪਿੰਡ ਰਹਿੰਦੇ ਸਨ, ਉਹ ਜਦੋਂ ਜਾਣ ਲੱਗੇ ਤਾਂ ਉਹ ਜਾਣ ਲੱਗੇ ਸਾਡੇ ਵੱਡੇ ਵਡੇਰਿਆਂ ਨੂੰ ਇਹ ਕਹਿ ਕੇ ਗਏ ਵੀ ਸਰਦਾਰੋ ਆਹ ਸਾਡੀ ਮਸਜਿਦ ਹੈ ਸਾਡੀ ਮਸਜਿਦ ਢਾਇਓ ਨਾ ਸਾਡੀ ਮਸਜਿਦ ਦਾ ਧਿਆਨ ਰੱਖਿਓ ਤੇ ਸਾਡੇ ਵੱਡੇ ਵਡੇਰਿਆਂ ਨੇ ਵੀ ਇੰਨੀ ਕੁ ਉਹਨਾਂ ਦੀ ਗੱਲ ਪੁਗਾਈ ਕਿ ਉਸੇ ਮਸਜਿਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਹੁਣ ਇਹ ਨੀ ਹੈ ਵੀ ਸਾਡੇ ਉੱਥੇ ਵੀ ਅਹ ਮ~ ਮੁਸਲਮਾਨ ਨਹੀਂ ਜਾਂਦੇ ਉਹ ਮਸਜਿਦ ਵਿੱਚ ਮੁਸਲਮਾਨ ਵੀ ਜਾਂਦੇ ਹੈ ਔਰ ਸਿੱਖ ਵੀ ਜਾਂਦੇ ਹੈ ਕਿਉਂਕਿ ਉਸੇ ਮਸਜਿਦ ਨੂੰ ਹੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ ਕਰਕੇ ਗੁਰਦੁਆਰਾ ਬਣਾ ਦਿੱਤਾ ਹੁਣ ਉੱਥੇ ਮ~ ਮੁਸਲਮਾਨ ਜਾਂਦੇ ਹੈ ਵੀ ਮਸਜਿਦ ਹੈ ਸਾਡੀ ਪਰ ਇਸਦੀ ਸਾਡਾ ਕੋਈ ਕਦੇ ਲੜਾਈ ਝਗੜਾ ਨੀ ਹੋਇਆ ਕਿ ਹਾਂਜੀ ਇਹ ਪਹਿਲਾਂ ਮਸਜਿਦ ਸੀ ਤੇ ਇਹਨੂੰ ਮਸਜਿਦ ਬਣਾਓ ਜਾਂ ਇਹਨੂੰ ਗੁਰਦੁਆਰਾ ਕਿਉਂ ਬਣਾਇਆ ਉਹ ਸਾਰੇ ਪਿਆਰ ਸਤਿਕਾਰ ਨਾਲ ਜਿੰਨੇ ਮੁਸਲਮਾਨ ਹੈ ਉਹ ਸਾਰੇ ਉੱਥੇ ਉਵੇਂ ਜਾਂਦੇ ਹੈ ਨਮਾਜ਼ ਅਦਾ ਕਰਦੇ ਹੈ ਤੇ ਸਿੱਖ ਹੈ ਜਿਹੜੇ ਉਹ ਜਾਂਦੇ ਹੈ ਵੀ ਹਾਂਜੀ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕੀਤਾ ਅਸੀਂ ਗੁਰਦੁਆਰਾ ਮੰਨਦੇ ਹਾਂ ਦੋਨੇਂ ਧਰਮਾਂ ਦਾ ਸਤਿਕਾਰ ਉੱਥੇ ਦੋਨੇਂ ਬੜੇ ਪਿਆਰ ਨਾਲ ਰਹਿੰਦੇ ਹੈ ਤੇ ਹੁਣ ਮੈਂ ਦੱਸਦਾਂ ਆਪਣੇ ਪਰਿਵਾਰ ਬਾਰੇ ਘਰ ਬਾਰੇ ਅਸੀਂ ਸਾਡਾ ਮੇਰਾ ਜਿਹੜਾ ਘਰ ਹੈ ਮੇਰਾ ਘਰ ਹੈ ਇਕੱਠਾ ਘਰ ਹੈਗਾ ਅਸੀਂ ਸਾਡਾ ਵੱਡਾ ਪਰਿਵਾਰ ਹੈ ਜਿਹਦੇ ਵਿੱਚ ਮੇਰੇ ਦੋ ਚਾਚੇ ਅਸੀਂ ਜਿਹੜੇ ਇਕੱਠੇ ਰਹਿੰਦੇ ਹਾਂ ਇੱਕੋ ਘਰ 'ਚ ਉਹ ਦੋ ਚਾਚੇ ਹੈ ਇੱਕ ਮੈਂ ਇੱਕ ਮੇਰਾ ਭਰਾ ਦੋ ਚਾਚੇ ਹੈ ਜਿਹੜੇ ਉਹ ਦੋਨੋਂ ਚਾਚੇ ਚਲੋ ਉਹਨਾਂ ਦਾ ਉਹਨਾਂ ਕੋਲੇ ਆਪਣਾ ਆਪਣਾ ਟਰੱਕ ਹੈ ਉਹ ਦੋਨੇਂ ਟਰੱਕ ਚਲਾਉਂਦੇ ਹੈ, ਦੋਨੇਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖ਼ੁਸ਼ ਹੈ ਦੋ ਚਾਚੀਆਂ ਹੋ ਗਈਆਂ ਅਤੇ ਇੱਕ ਚਾਚੇ ਦੇ ਹੈਗੇ ਹੈ ਤਿੰਨ ਬੱਚੇ, ਇੱਕ ਦੇ ਇੱਕ ਬੇਟੀ ਹੈ

ਕਿਉਂਕਿ ਸਾਡਾ ਪੁਰਾਣਾ ਬਜ਼ੁਰਗਾਂ ਵੇਲੇ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਮੇਰੇ ਦਾਦੇ ਪੜਦਾਦੇ ਸਾਰੇ ਇਕੱਠੇ ਸੀ ਸਾਡੇ ਜਿੱਡਾ ਵੀ ਸਾਡਾ ਕਹਿ ਦੇਈਏ ਵੀ ਕੁਲਵਾ ਹੋ ਗਿਆ ਸਾਰਾ ਪਰਿਵਾਰ ਹੋ ਗਿਆ ਸਾਰਾ ਸਾਡੇ ਉੱਥੇ ਆਸੇ ਪਾਸੇ ਜਿੰਨੇ ਗ~ ਆਂਢ ਗੁਆਂਢ ਸਾਰੇ ਸਾਡੇ ਉਹ ਚਾਚੇ ਤਾਇਆਂ ਚੋਂ ਹੀ ਹੈ ਸਾਰੇ ਤੇ ਜੇ ਆਪਾਂ ਸਾਡੇ ਪਰਿਵਾਰ ਚੋਂ ਗਿਣੀਏ ਤਾਂ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਪੰਦਰਾਂ ਛੋਲਾਂ ਘਰ ਤਾਂ ਜਿਹੜੇ ਸਾਡੇ ਹੁਣ ਜਿਵੇਂ ਕਹਿ ਲਈਏ ਵੀ ਅਹ ਮੇਰੇ ਮੇਰੇ ਡੈਡੀ ਦੇ ਚਾਚੇ ਹੋ ਗਏ ਮੇਰੇ ਡੈਡੀ ਦੀ ਭੂਆ ਹੋ ਗਈਆਂ ਉਹਨਾਂ ਦੇ ਘਰ ਹੀ ਹੈ ਪਰ ਕਦੇ ਸਾਡੇ ਪਰਿਵਾਰਾਂ ਦੇ ਵਿੱਚ ਕਦੇ ਇਹ ਕਦੇ ਮੁੱਦਾ ਨੀ ਆਇਆ ਵੀ ਹਾਂ ਉਹ ਅਮੀਰ ਹੈ ਤੇ ਉਹ ਗ਼ਰੀਬ ਹੈ।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 ਸਗੋਂ ਦੀ ਸਾਰੇ ਇੱਡੇ ਪਰਿਵਾਰ ਨਾਲ ਰਹਿੰਦੇ ਹੈ ਜੇ ਕੋਈ ਵੀ ਸਗੋਂ ਦੀ ਸਾਡੇ ਵੱਡੇ ਵਡੇਰਿਆਂ ਚੋਂ ਮੇਰੇ ਡੈਡੀ ਦੇ ਚਾਚਾ ਜੀ ਹੈ ਜਿਹੜੇ ਕਿ ਮੇਰੇ ਦਾਦਾ ਜੀ ਲੱਗੇ